ok. 'ਤੇ ਮੇਰਾ whatsapp number ਮੈਂ ਦਸ ਦਿੰਨਾਂ, ਤੁਸੀਂ ਓਸ 'ਤੇ ਵੀ photo ਵਗੈਰਾ ਮੇਨੂੰ ਕਰ ਦਿਓ. ਹਾਂਜੀ ਹਾਂ. ਦੇ ਦਿਓ ਕੋਈ ਨਹੀਂ ਮੇਨੂੰ whatsapp ਕਰ ਦਾਵੋ, ਬਾਕੀ ਤੁਹਾਡੇ brother ਆਉਂਦੇ-ਰਹਿੰਦੇ ਉਨ੍ਹਾਂ ਨੂੰ ਵੀ ਮੈਂ ਜਾਣਦਾਂ. ok. ਉਨ੍ਹਾਂ ਨੂੰ ਕਿਵੇਂ ਮਤਲਬ ਜਾਣਦੇ . phone ਵਗੈਰਾ ਲੈਂਦੇ ਜਾਂ ਕਿਵੇਂ friend ਹੋ? friend ਹੈ ਅਸੀਂ. ਅਅ ਇੱਕਠੇ ਹੀ ਪੜ੍ਹੇ ਹੋਏ ਹੈਂ. ਸਾਡਾ same school ਸਕੂਲ ਸਿਗਾ. ok. ok. ਕੀ ਨਾਮ ਕੀ ਤੁਹਾਡਾ? ਮੇਰਾ ਨਾਮ sunny. ok. ok. ਮੇਨੂੰ ਦੂਸਰਾ ਨਾਮ ਮਤਲਬ ਪਤਾ ਨਹੀਂ ਸਿਗਾ. ਇਹ ਵਾਲਾ ਨਾਮ ਤੁਹਾਡਾ. ਹਾਂ ਇਹ ਬਸ ਇੱਕ ਤਰ੍ਹਾਂ ਦਾ ਜਿਵੇਂ nick name ਕਿਹ ਲੈਨੇ. ਓ ਓਂਵੇ ਲਾ ਲਵੋ.

ਹੋਰ ਫਿਰ ਕੀ ਕਹਿੰਦੇ? ਅਅ ਕੋਈ ਨਹੀਂ. ਤੁਸੀਂ ਆਓ ਫਿਰ ਆਪਾਂ ਗੱਲ ਕਰ ਲੈਨੇ ਹਾਂ. hello. hello simran ਆਵਾਜ਼ ਆ ਰਹੀ ਹੈ?

ਓਹ network ਚਲਾ ਗਿਆ ਸੀ ਵਿੱਚ. ਕੋਈ ਨਹੀਂ, ਕੋਈ ਨਹੀਂ. ਮੈਂ ਇਹ ਕਿਹ ਰਿਹਾ ਸੀ ਤੁਸੀਂ ਇੱਕ ਵਾਰ shop 'ਤੇ ਆ ਜਵੋ, ਨਾਲ ਆਪਾਂ ਕੋਈ ਨਹੀਂ ਗੱਲਾਂ ਵੀ ਮਾਰ ਲਵਾਂਗੇ, ਨਾਲ ਜਿਹੜਾ phone ਤੁਸੀਂ decide ਕਰੋਗੇ ਆਪਾਂ ਅੱਗੇ ਓਹਨੂੰ continue ਕਰ ਲਾਵਾਂਗੇ. ਠੀਕ ਹੈ. ok ok. address ਕੀ ਹੈ ਵੈਸੇ shop ਦਾ? address, ਤੁਹਾਨੂੰ ਮੈਂ location send ਕਰ ਦਿੰਨਾ whatsapp 'ਤੇ ਤੁਸੀਂ ਤੇ' ਆ ਜਾਇਓ. ਬਾਕੀ ਤੁਹਾਡੇ brother ਨੂੰ ਪਤਾ ਹੀ ਹੈ ਉਨ੍ਹਾਂ ਨੂੰ ਵੀ ਜਿਹੜਾ ਉਨ੍ਹਾਂ ਨੇ ਨਵਾ phone ਲਿਆ ਆਪਣੀ ਦੁਕਾਨ ਤੋ ਹੀ ਗਿਆ. ok ok. 'ਤੇ ਕਿੰਨੇ ਦਾ ਪੈ ਗਿਆ ਸੀ ਉਨ੍ਹਾਂ ਨੂੰ phone? ਉਨ੍ਹਾਂ ਨੂੰ ਪਿਆ ਸਿਗਾ ਤੇਈ ਹਜ਼ਾਰ ਦਾ, ਪਇਆ ਸਿਗਾ. ਉਨ੍ਹਾਂ ਦਾ ਹੈਗਾ oppoa ਪੰਦਰਾ model ਹੈ ਅੱਠ gb ਦੋ ਸੋ ਛਪੰਜਾ ਜੀ. ਓਓ oppo 'ਚ ਵੀ ਨਵੀਂ series ਆਈ ਹੈ, ਇਸ ਤੋਂ ਅੱਗੇ ਕੋਈ?

ਜਿਹੜੇ ਨਵੇਂ model ਹੁਣ ਆਏ ਹੈ.

ok. ok. ਫਿਰ ਤਾਂ ਉਨ੍ਹਾਂ ਦੀ ਵੀ EMI ਵਗੈਰਾ ਹੋ ਜਾਵੇਗੀ, ਸਾਰਾ ਕੁੱਝ ਹੀ ਕਰਾ ਦਵੋਗੇ? ਹਾਂਜੀ ਹਾਂ. ਹੋ ਜਾਵੇਗੀ. ਆਪਣੇ ਕੋਲ ਨਾਲ ਸਿਰਫ phone ਹੀ ਨਹੀਂ. phone ਦੀ ਸਾਰੀ accessories ਹੋ ਗਈ, laptops ਹੋ ਗਏ. ਇਹ ਵੀ available ਹੈ ਗਏ ਜੇ laptop ਤਹਾਨੂੰ ਚਾਹੀਦਾ ਓਹ ਵੀ available ਹੈ. ok ok. ਫਿਰ ਤਾਂ ਅਅ ਇੱਕ phone ਪਿਆ ਮੇਰੇ ਕੋਲ ਘਰੇ. ਓਹ ਵੈਸੇ use ਨਹੀਂ ਕਰਦੇ. ਘਰ ਦੇ ਹੀ ਜਿਆਦਾ ਚਲਾਉਂਦੇ 'ਤੇ ਓਹਦੀ display ਵਗੈਰਾ ਮਿਲ ਜਾਵੇਗੀ? ਕਿਹੜਾ ਅਅ ਕਿਹੜਾ model ਹੈ? MIA two. ਮਿਲ ਜਾਵੇਗੀ, ਮਿਲ ਜਾਵੇਗੀ.

ਵੈਸੇ ਤਾਂ ਆਪਣੇ ਕੋਲ ਦੋਨੋ ਹੀ ਪਈਆਂ ਜੇ ਘੱਟ range ਵਿੱਚ ਚਾਹੀਦੀ ਫਿਰ ਤਾਂ ਆਪਣੀ normal ਹੀ ਆਉਂਦੀ ਆ ਜੇ ਵਧੀਆ ਪਵਾਉਣੀ ਹੈ ਫਿਰ ਓਹ ਥੋੜੀ ਜਿਹੀ ਆਪਣੀ ਪੰਜ-ਛੇ ਹਜ਼ਾਰ ਤੱਕ ਦੀ ਪਵੇਗੀ.

ਫਿਰ ਤੁਸੀਂ simple display ਪਵਾ ਲਵੋ ਮਤਲਬ ਖਰਾਬੀ ਨਹੀਂ ਆਉਂਦੀ ਵਧੀਆ ਹੀ ਚਲਦੀ ਹੈ.

ਬਲਕਿ, ਦੇਖੋ ਵੈਸੇ guarantee ਤਾਂ ਓਹਦੀ ਕੋਈ ਨਹੀਂ ਹੈ. depend ਕਰਦਾ phone ਦੇ ਉੱਤੇ ਹੀ. ok. ਮਤਲਬ ਗਿਰੇ ਨਾ ਥੱਲੇ, ਬਾਕੀ ਤਾਂ ਚੱਲ ਹੀ ਜਾਏਗੀ.

ਨਹੀਂ ਨਹੀਂ. 'ਤੇ ਕਿੰਨੀ guarantee ਕਿਹਾ ਸੀ ਮੈਨੂੰ ਪਤਾ ਨੀ ਲੱਗਿਆ? ਛੇ ਮਹੀਨੇ ਦੀ guarantee ਹੁੰਦੀ ਹੈ. ok ok. ਮਤਲਬ MI ਦੀ company ਦੀ ਹੈ, brand ਦੀ ਖੁੱਦ.

ਕਿਉਂਕਿ ਜਿਹੜੀ MI ਦੀ MI ਦੇ ਵਿੱਚ screens ਪਈ ਹੋਈ ਓਹ ਉਨ੍ਹਾਂ ਦੀ ਖੁੱਦ ਦੀ company ਦੀ ਨਹੀਂ ਹੈ. ਓਹ company ਅੱਲਗ ਹੈ. ਓਹ ਸਿਰਫ display ਬਣਾਉਂਦੀ ਹੈ. ਓਸ company ਦੀ display ਪਈ ਹੈ ਆਪਣੇ ਕੋਲ? ok ok. ਬਸ ਫਿਰ ਤਾਂ ਇਹ ਠੀਕ ਹੈ. ਕਿੰਨੇ ਦੀ price ਕੀ ਦੱਸਿਆ ਤੁਸੀਂ? ਜਿਹੜੀ normal ਹੈ. ਓਹ ਹੈਗੀ ਆਪਣੀ ਦੋ ਤੋਂ. ਤਿੰਨ ਹਜ਼ਾਰ ਤੱਕ ਜਿਹੜੀ ਥੋੜੀ ਵਧੀਆ . ਓਹ ਆਪਣੀ ਚਾਰ-ਪੰਚ ਹਜ਼ਾਰ ਲਾ ਲਵੋ ਤੁਸੀਂ. ok. ਮਤਲਬ ਫਿਰ ਅਅ ਵਧੀਆ ਵਾਲੀ phone ਵੀ ਪੁਰਾਣਾ ਨਾਂ ਵਧੀਆ ਵਾਲੀ ਤਾਂ ਫਿਰ ਪਵਾਉਣ ਦਾ ਤਾਂ ਜਿਆਦਾ ਫਾਇਦਾ ਨਹੀਂ ਹੈ ਵੀ ਚਾਰ-ਪੰਚ ਹਜ਼ਾਰ ਓਧਰ ਖਰਚਣੇ ਹੈ, ਤਾਂ ਫਿਰ ਨਵੇਂ phone ਵਿੱਚ ਹੀ ਬੰਦਾ ਲਗਾ ਲਵੋ. ਅੱਛਾ ਮਤਲਬ ਤੁਸੀਂ ਇਹੀ ਵਾਲਾ ਫੋਨ ਅਅ ਅੱਗੇ ਵੇਚਣਾ? ਨਹੀਂ ਵੇਚਣਾ ਤਾਂ ਹੁਣ ਘਰੇ ਬਸ use ਹੁੰਦਾ ਜੇ ਅਗਲੇ ਦੋ ਮਹੀਨੇ, ਛੇ ਮਹੀਨੇ ਚਲਾ ਲੈਣਗੇ ਤਾਂ sale ਕਰ ਦਵਾਂਗੇ ਫਿਰ. ਓਹਨੂੰ ਰੱਖ ਕੇ ਵੀ ਕੀ ਕਰਨਾ, ਪੁਰਾਣਾ ਹੋ ਗਿਆ ਵੈਸੇ ਕਾਫੀ. ਅੱਛਾ ਕੋਈ ਨਹੀਂ ਤੁਸੀਂ display ਪਵਾ ਲਵੋ ਫਿਰ ਓਸਦੀ. ok ok. display 'ਤੇ ਓਹਦਾ ਨਾਂ ਮੇਰੇ ਕੋਲ ਅਅ iphone 'ਤੇ ਆਪਣਾ ਕੀ ਕਹਿੰਦੇ ਹੈ MI A two 'ਚ ਨਾਂ ਮੇਰੇ ਕੋਲ ਓਹਦਾ headphone ਲਗਾਉਣ ਦਾ spot ਨਹੀਂ ਹੈ bluetooth headphone ਵਗੈਰਾ ਵੀ ਦੇ ਦਿੰਦੇ ਹੋ? ਹਾਂਜੀ. ਹਾਂ ਸਾਰੀ accessories ਆਪਣੇ ਕੋਲ available ਹੈ. bluetooth, head phone ਲੈਕੇ ਆਪਣਾ neck band ਵੀ available ਹੈ. ok. ਵੈਸੇ ਬਹੁਤ boat company ਦੇ ਬਹੁਤ ਚੱਲ ਰਹੇ ਹੈ. ਅੱਜਕਲ੍ਹ boat ਦਾ ਹੋਵੇਗਾ ਤੁਹਾਡੇ ਕੋਲ ਸਮਾਨ ਸਾਰਾ? ਹਾਂਜੀ ਹਾਂ. boat ਦੇ ਆਪਣੇ ਕੋਲ speaker ਵੀ ਹੈ, headphone ਵੀ ਨੇ. ਸਾਰਾ available ਹੈ. ok. smart watch ਵਗੈਰਾ ਵੀ ਹੈਗੇ ਹੈ.

smart watch ਕੀ price ਕੀ ਓਹਦਾ ਓਹ ਤਾਂ waterproof ਹੁੰਦਿਆ ਮੇਰੇ ਹਿਸਾਬ ਨਾਲ ਤਾਂ.

ok. ਤਾਂ ਫਿਰ ਆਪਣਾ touch ਹੋਏਗੀ ਸਾਰੀ. ਹਾਂਜੀ ਹਾਂ. touch ਵਾਲੀ ਹੈ ਅੱਲਗ-ਅੱਲਗ ਤੁਸੀਂ ਇਹ ਆਪਣੇ ਹਿਸਾਬ ਨਾਲ. clock ਜਿਹੜਾ visit ਹੁੰਦਾ ਹੈ, ਓਹ ਤੁਸੀਂ ਲੱਗਾ ਸਕਦੇ ਹੋ. ok. ਓਹ ਮੇਰੇ friend ਨੇ ਲਿੱਤੀ ਸੀ ਨਾਂ ਮੈਂ ਵੀ, ਮੈਂ ਕਿਹਾ ਚਲੋ ਪੁੱਛ ਲਵਾਂ, ਜੇ ਤੁਹਾਡੇ ਕੋਲ ਹੋਵੇ ਕਿਉਂਕਿ ਓਹ watch ਕੈਂਟ ਲੱਗੀ ਮੇਨੂੰ ਵਧੀਆ ਲੱਗੀ. ਓਹਦੇ 'ਚ running ਵਗੈਰਾ ਵੀ ਕਰਦੇ ਹਾਂ, ਜਾ ਕੋਈ exercise ਕਰਦੇ ਹਾਂ, ਜਾਂ ਬੰਦਾ ਜਿੰਨਾ ਵੀ ਦਿਨ 'ਚ ਤੁਰਿਆ ਤੁਰਦਾ ਹੈ, ਚਲਦਾ ਹੈ, ਭਜਦਾ ਹੈ ਜੋ ਵੀ ਹੈ ਓਹ ਸਾਰਾ ਕੁੱਝ ਓਸ 'ਚ record ਹੁੰਦਾ 'ਤੇ ਟਾਇਮ 'ਤੋ ਟਾਇਮ ਦਸਦਾ ਓਹਦੇ 'ਚ. ਹਾਂਜੀ ਹਾਂ. ਓਹ waterproof ਵੀ ਹੈ ਨਾਲ ਆਪਣਾ dust proof ਵੀ ਹੈਗੀ ਹੈ. ok. ਇੱਕ apple ਦੀ ਵੀ ਆਈ ਸੀ ਕੋਈ watch? smart watch ਕਿਹ ਰਹੇ ਸਿਗੇ ਕੋਈ ਓਹ ਵੀ ਹੈਗੀ? ਅਅ Apple ਦੀ ਤਾਂ ਵੈਸੇ ਇਸ time ਨਹੀ ਹੈਗੀ ਹੈ ਪਰ ਅੱਗੇ ਆਉਣ ਵਾਲੇ time ਵਿੱਚ ਮੰਗਵਾ ਲਵਾਂਗੇ ਕੋਈ.

boat ਤੋਂ ਅਲਾਵਾ ਆਪਣੇ ਕੋਲ samsung ਦੀ ਵੀ ਪਈ ਹੈ. ok. samsung ਕਿਵੇਂ ਮਤਲਬ.

samsung ਦੀ ਵੀ ਇੰਨੀ ਕਿ range ਹੈ. ਤਿੰਨ ਹਜ਼ਾਰ ਤੋ starting ਹੈ 'ਤੇ ਪੰਜ ਹਜ਼ਾਰ ਜਾਂ ਛੇ-ਸੱਤ ਹਜ਼ਾਰ ਤੱਕ ਦੀ ਵੀ ਪਈ ਹੈ. ok. ਫਿਰ ਇਨ੍ਹਾਂ ਦੀ ਤਾਂ ਸਾਲ ਦੋ ਸਾਲ ਦੀ guarantee ਹੁੰਦੀ ਹੋਵੇਗੀ? samsung ਦੀ ਵੀ ਵੈਸੇ ਛੇ ਮਹੀਨੇ ਦੀ guarantee ਦਿੰਨੇ ਹਾਂ ਕੰਪਨੀ. ok. 'ਤੇ ਆਪਣਾ ਕੀ ਕਹਿੰਦੇ ਨੇ ਹੋਰ ਤਾਂ ਹੋਰ ਆਪਣਾ MI ਵਗੈਰਾ ਇਹ ਤਾਂ ਨਹੀਂ ਬਣਾਉਂਦੇ ਹੋਣੇ watch ਵਗੈਰਾ? MI ਦੀ ਵੀ ਹੈਗੀ ਹੈ watch. MI ਦੀ ਤਾਂ ਨਹੀਂ ਮੈਂ ਕਦੀ ਸੁਨੀ, ਆਉਂਦੀ ਆ ਵੈਸੇ? ਹਾਂਜੀ. ਇਨ੍ਹਾਂ ਨੇ ਕਰੀ ਆ launch MI ਦੀ ਵੀ ਹੈਗੀ ਹੈ. MI ਦੀ. ਕੀ ਨਾਮ ਕੀ watch ਦਾ ਮਤਲਬ, ਪੂਰਾ ਕੀ model ਦਾ ਕੀ ਨਾਮ ਹੈ? MI ਦੀ ਓਹੀ smart watch ਹੈ. pro ਕਰਕੇ ਹੈ. ਇਹ ਮੰਗਾਈ ਹੋਈ ਹੈ. ਕੱਲ ਤੱਕ ਆ ਜਾਵੇਗੀ. ਓਹ ਵੀ ਤੁਸੀਂ ਫਿਰ ਜੱਦ phone ਲੈਣ ਆਓਗੇ ਓਹਦੇ ਨਾਲ ਹੀ ਤੁਹਾਨੂੰ ਦਿਖਾ ਦਵਾਂਗੇ.

'ਤੇ air pod, headphone ਵਗੈਰਾ ਵੀ ਮਿਲ ਜਾਣਗੇ? ਹਾਂਜੀ ਹਾਂ. ਮਿਲ ਜਾਣਗੇ. ok. ok. ਓਹ ਮੈਂ ਫਿਰ ਪੱਗ ਵਗੈਰਾ ਬੰਨਦਾ ਨਾਂ ਫਿਰ, Phone ਚੁਕਣਾ ਔਖਾ ਲਗਦਾ ਤਾਂ ਕਰਕੇ ਇੱਕੋ ਵਾਰੀ ਬੰਦਾ ਲਗਾ ਲੇ, ਓਹਦੇ ਵਾਸਤੇ ਪੁੱਛ ਰਿਆ ਸੀ. ਹਾਂਜੀ ਹਾਂ. ਕੋਈ ਨਹੀਂ ਤੁਸੀਂ ਮੇਨੂੰ ਇਹ ਦੱਸੋ ਕਲ੍ਹ ਕਿੰਨੇ ਵਜੇ ਤੱਕ ਆਓਗੇ? ਕਲ੍ਹ ਮੈਂ ਵੈਸੇ office 'ਚ ਹੀ ਜਾਣਾ. 'ਤੇ free ਹੋਵਾਂਗਾ ਜਦੋਂ, ਡੇਢ ਦੋ ਵਜੇ ਮੈਂ ਆ ਜਾਵਾਂਗਾ time ਕੱਡਕੇ.

ਹਾਂਜੀ ਹਾਂਜੀ. ਜਰੁਰ phone ਕਰਕੇ ਆਉਂਗਾ ਮੈਂ. ਪਹਿਲਾਂ phone ਕਰਾਂਗਾ ਫੇਰ ਆਉਂਗਾ. ਚਲੋ ਕੋਈ ਨਹੀਂ ਫਿਰ ਮਿਲਦੇ ਕਲ੍ਹ ਆਪਾਂ. ਠੀਕ ਹੈ. ਠੀਕ ਹੈ. ਠੀਕ ਹੈ. thank you ਹੈ ਜੀ.

ਬੱਸ ਵਧੀਆ ਏ ਜ਼ੀ ਹੋਰ ਕਿਆ ਬਣਾ ਰਹੇ ਬੱਸ ਕੁੱਛ ਨਹੀਂ ਜ਼ੀ ਹੁਣ ਗਰਮੀ ਸ਼ੁਰੂ ਹੋ ਗਈ ਬੱਸ ਅੱਛਾ

ਗਰਮੀ ਆਂ ਗਈ ਹੁਣ ਨਿਆਣੇ ਦੀਆ ਛੁੱਟੀਆ ਵੀ ਹੋ ਜਾਣੀਆ ਪੇਪਰ ਹੋ ਗਏ ਹੋ ਜਾਣੇ ਏ ਹੁਣ

ਹਾਂ ਦੇਖਦੇ ਹਾਂ ਕਿਥੇ ਜਾਵਾਗੇ hill station ਅੱਛਾ ਕਿਥੇ plane ਦੇਖਦੇ ਹਾਂ ਮਨਾਲੀ ਵਾਂਹ ਮਨਾਲੀ ਤਾ ਬਹੁਤ ਵਧੀਆ ਜਗ੍ਹਾ

ਨਾਲੇ ਘੁੱਮਣ ਫਿੱਰਣ ਨੂੰ ਨਾਲੇ ਠੰਡਾ ਏਰੀਆ

ਉੱਚਾ ਪਹਾੜ ਵੀ ਸੋਹਣੇ ਏ

ਹਰਿਆਲੀ ਏਹ ਬਰਫ਼ ਵੀ ਹੁੰਦੀ ਏ ਕਈ ਵਾਰ

ਅੱਛਾ ਏਹੀ ਦਿਨਾਂ ਵਿੱਚ ਇਥੇ ਜਾਕੇ ਫਾਇਦਾ ਏ ਠੀਕ ਏ ਆਂ ਵਾਲੇ ਦਿਨਾਂ ਚ

ਜਿਵੇਂ ਹੁਣ ਛੁੱਟੀਆ ਹੋ ਗਈਆ ਨਿਆਣੇ ਨੂੰ ਨਾਲੇ ਜਾਣਾ ਚਾਹੀਦਾ ਏ ਜ਼ੀ

limit ਚ ਹੈਗਾ ਠੀਕ ਏ ਕੋਈ ਜਿਆਦਾ ਖਰਚਾ ਨਹੀਂ ਹੈਗਾ ਦੇਖੋ ਹੂੰ ਚਾਹੇ ਕਰਲੋ five star ਹੋਟਲਾਂ ਵਿੱਚ ਰਹਿ ਲੋ ਚਾਹੇ ਜਿੰਨਾ ਮਰਜੀ ਖਰਚਾ ਕਰਲੋ ਖਰਚਾ ਜਿੰਨਾ ਮਰਜੀ ਕਰਲੋ ਖਰਚੇ ਨੂੰ ਕਿਆ ਏ

ਤੁਸੀਂ ਆਪਣੇਂ control ਵਿੱਚ ਰਹੋਗੇ ਤਾਂ ਠੀਕ ਵੀ ਰਹੋਗੇ ਬਿਲਕੁਲ ਜ਼ੀ ਕਿਉਕੀ ਹੁਣ ਜਿਵੇਂ ਆਪਣੇਂ ਸ਼ਿਮਲਾ ਨੇੜੇ ਏ ਸ਼ਿਮਲਾ ਹੋਇਆ ਹਾਂਜੀ ਹਾਂ ਪਰ ਸ਼ਿਮਲਾ ਤਾਂ ਦੇਖੋ ਹੁਣ ਕਹਿਣ ਨੂੰ ਸ਼ਿਮਲਾ ਰਹਿ ਗਿਆ ਹੁਣ ਪੁਰਾਣੀ ਫ਼ਿਲਮਾ ਵਿੱਚ ਦੇਖਦੇ ਹੁੰਦੇ ਕਹਿੰਦੇ ਕਿਥੇ ਘੁੱਮਣ ਜਾਣਾ ਜ਼ੀ ਸਿਮਲੇ ਘੁੱਮਣ ਜਾਣਾ

ਸਿਮਲੇ ਗਰਮੀ ਹੁਣ ਪੈਣ ਲੱਗ ਗਈ

ਵੀ ਉਹ ਉਹ ਬਣਗੇ ਫ਼ੈਕ੍ਟਰੀਆਂ ਵਗੇਰਾ ਲੱਗ ਗਈਆ ਬਹੁਤ ਫ਼ੈਕਟਰੀਆਂ ਬਣ ਗਈਆਂ ਜ਼ੀ traffic ਬਹੁਤ ਹੋ ਗਿਆ

ਹਾਂ pollution ਬਹੁਤ ਹੋ ਗਿਆ ਉਥੇ ਵੀ

ਵੱਡੀ ਜਾਂਦੇ ਏ ਬੁਰਾ ਹਾਲ ਏ ਇੱਕ ਹੋਰ ਏ ਨੇੜੇ ਹੁਣ ਏਹ ਵੀ ਨੇੜੇ ਕੋਈ ਜਿਆਦਾ ਦੂਰ ਵੀ ਨਹੀਂ ਹਰੇਕ ਉੱਧਰ ਨੂੰ ਭੱਜ ਲੈਦਾ ਹੁਣ

ਹਮ ਠੀਕ ਏ ਹੁਣ ਤਾਂ ਗਰਮੀ ਬਹੁਤ ਏ ਹੁਣ ਉਥੇ ਵੀ ਸਵੇਰੇ ਸਵੇਰੇ ਸਾਮ ਦੀ ਬੜੀ ਠੰਡ ਉਥੇ ਦਿਨੇ ਦੇ ਵਿੱਚ ਤਾਂ ਆਈ ਹਾਲ ਏ ਹਾਂਜੀ

ਹਾਂ ਘੁੱਮਣੇ ਨੂੰ ਤਾਂ ਵਧੀਆ ਜਗ੍ਹਾ ਵੈਸੇ ਏਸੀ ਗੱਲ ਨਹੀਂ ਵਧੀਆ ਦੇਖਣ ਵਾਲੀਆ ਚੀਜਾ ਬਹੁਤ ਨੇ ਤੁਹਾਡੇ ਮਾਰਕੇਟ ਏ ਆਪਣਾ ਉੱਧਰ ਮੰਦਿਰ ਏ ਨੈਨਾ ਦੇਵੀ ਦਾ ਝਾਕੂ ਮੰਦਿਰ ਏ

ਗਰਮੀ ਹੋ ਗਈ ਉਥੇ ਹੁਣ ਅਸੀਂ ਜਾਕੇ ਆਏ ਸੀਗੇ ਹੋਗੇ ਚਾਰ ਪੰਜ ਪੰਜ ਛੇ ਸਾਲ ਹੋ ਗਏ ਹੋਣੇ

ਉਥੇ ਕਿੰਨੀ ਗਰਮੀ ਤਿੱਗੀ

ਠੀਕ ਏ ਜੀ ਉਥੇ ਬਹੁਤ ਗਰਮੀ ਤਿਗੀ

ਤਿੰਨ ਚਾਰ ਦਿਨ ਲਗਾਕੇ ਆਇਆ ਸੀ ਮੈ marriage ਤੋ ਬਾਅਦ

ਪਰ ਉਥੇ ਦੇਖਿਆ ਹੁਣ ਅਸਲ ਹੁਣ ਨਾ ਉਥੇ ਥੱਲੇ ਨਾ ਸੋਧਣ ਹੋ ਗਿਆ ਬੰਦੀ ਹੋ ਗਿਆ ਜਿਹੇ ਏਰੀਏ ਵਿੱਚ ਉਥੇ ਹੁਣ industry ਬਹੁਤ ਹੋ ਗਈ ਉਹ ਤਾਂ ਏਹ ਹੋ ਏਹ industry ਕਰਕੇ ਉਥੇ ਇੱਕ traffic ਜਿਆਦਾ ਹੋ ਗਈ ਤੇ pollution ਵੀ ਹੋਣ ਲੱਗ ਗਿਆ ਫ਼ੈਕਟਰੀ ਲੱਗਣ ਕਰਕੇ ਗਰਮੀ ਹੋਣ ਲੱਗ ਗਈ ਗੱਰਮੇਸ਼ ਹੋਣੀ ਸ਼ੁਰੂ ਹੋ ਗਈ ਉਥੇ

ਹੁਣ ਜਿਥੇ industry ਵਗੇਰਾ ਲੱਗੂਗੀ ਕੁਦਰਤੀ ਏਹ ਗਰਮੀ ਪੈਣੀ ਓ ਪੈਣੀ ਏ

ਸਿਮਲੇ ਤੋ ਉੱਪਰ ਚੱਲੇ ਜਾਵੋ ਕੁੱਕਰੀ ਚਲੇ ਜਾਵੋ ਉਥੇ ਤਾਂ ਹੈਗੀ ਠੰਡ

ਉਸ ਚ ਹੈਗੀ ਏ ਏਹ ਤਾਂ ਹੈ ਜੀ ਹੁਣ ਤੁਸੀਂ ਦੇਖਲੋ ਉਥੇ ਚਲੇ ਜਾਵੋ ਆਪਣਾ ਮਨੀਕਰਣ ਜਾਹੋ ਮਨਾਲੀ ਜਾਹੋ ਉਹ ਤਾਂ ਬੜੀ high ਤੇ ਆਂ ਜਾਂਦਾ ਉਥੇ ਵਾਲੀ ਗੱਲ ਹੋਰ ਹੈ ਜੀ ਮਨੀਕਰਣ ਮਨਾਲੀ ਦੇਖਲੋ ਜ਼ੀ hello

ਮੈ ਕਿਆ ਮਨੀਕਰਣ ਮਨਾਲੀ ਦੇਖਲੋ hello ਬੰਦ ਹੋ ਗਿਆ ਜੀ

hello